ਇਸ ਵਿੱਚ ਸਾਨੂੰ ਬਹੁਤ ਵਧੀਆ ਵਿਊ ਦਿਖ ਰਹਾ ਹੈ।

ਇਹ ਇੱਕ ਬਹੁਤ ਵਧੀਆ ਘਰ ਹੈ ਜਿਸ ਘਰ ਦੇ ਬਾਹਰ ਸਾਨੂੰ ਬਹੁਤ ਵਧੀਆ ਇੱਕ ਸਵਿਮਿੰਗ ਪੂਲ ਮਿਲ ਰਹਾ ਹੈ

ਇਸ ਸਵਿਮਿੰਗ ਪੁੱਲ ਦੇ ਵਿੱਚ ਬਹੁਤ ਛੋਟੇ ਛੋਟੇ ਬੱਚੇ ਨਹਾ ਰਹੇ ਹੈਂ ਜੋ ਕਿ ਅਸੀ ਇਸ ਵਿੱਚ ਦੇਖ ਰਹੇ ਹਾਂ।

ਇਸ ਪਿਚਰ ਵਿੱਚ ਸਾਨੂੰ ਇੱਕ ਖਾਲੀ ਜਿਹਾ ਜਗਾ ਮਿਲ ਰਹੀ ਹੈ ਜਿਸ ਵਿੱਚ ਬਹੁਤ ਵਧੀਆ ਵਧੀਆ--

ਘਾਹ-ਘਾਹ ਲੱਗਿਆ ਹੋਇਆ ਹੈ ਇਸ ਦੇ ਚਾਰ ਦੀਵਾਰੀ ਕੰਧ ਵੀ ਹੋਈ ਹੈ।

ਇਸ ਬਾਜ਼ਾਰ ਦੇ ਵਿੱਚ ਅਸੀਂ ਬਹੁਤ ਵਧੀਆ ਵਧੀਆ ਫੋਟੋ ਸਟੇਟ ਲੈਮੀਨੇਸ਼ਨ ਆਨਲਾਈਨ ਸਰਵਿਸ ਦੀਆਂ ਦੁਕਾਨਾਂ ਦੇਖ ਰਹੇ ਹਾਂ।

ਜੋ ਕਿ ਇਸ ਘਰ ਦੇ ਲਾਗੇ ਹੈ ਇਸਦੇ ਬਾਹਰ ਬਹੁਤ ਸੋਹਣੇ ਪਲਾਂਟ ਵੀ ਲੱਗੇ ਹੋਏ ਹੈਂ।

ਜਿਸ ਰੈਸਟੋਰੈਂਟ ਦੇ ਵਿੱਚ ਇੱਕ ਪਲੇਟ ਵਿੱਚ ਡਿਸ਼ ਪਈ ਹੋਈ ਹੈ।

ਇਦੇ ਵਿਚ ਬਹੁਤ ਵਧੀਆ ਵਧੀਆ ਲਾਈਟਾਂ ਦੇ ਨਾਲ ਸਜਾਵਟ ਹੋਈ ਹੈ।

ਇਹ ਇੱਕ ਰੈੱਡ ਫੋਰਟ ਬਣਿਆ ਹੈ ਜਿਸ ਫੋਰਟ ਦੇ ਵਿੱਚ ਅਸੀ ਬਹੁਤ ਵਧੀਆ ਵਿਊ ਦੇਖ ਰਹੇ ਹਾਂ।

ਇਸ ਬੈਂਕ ਦੇ ਵਿੱਚ ਇੱਕ ਕੰਪਿਊਟਰ ਅਤੇ ਇੱਕ ਔਰਤ ਵੀ ਕੰਮ ਕਰਦੀ ਨਜ਼ਰ ਆ ਰਹੀ ਹੈ।

ਇਹ ਇੱਕ ਗੁਰਦੁਆਰਾ ਹੈ ਇਸ ਗੁਰਦੁਆਰੇ ਦੇ ਬਾਹਰ ਇੱਕ ਪਾਰਕ ਬਣੀ ਹੋਈ ਹੈ।

ਇਹ ਇੱਕ ਦੁਕਾਨ ਹੈ ਜਿਸ ਦੁਕਾਨ ਦੇ ਵਿੱਚ ਇੱਕ ਟੇਬਲ ਤੇ ਚ ਸੇਲ ਲੱਗੀ ਹੋਈ ਹੈ।

ਇਸ ਪਹਾੜੀਆਂ ਦੇ ਬਾਹਰ ਅਸੀ ਬਹੁਤ ਜਣੇ ਲੋਕ ਦੇਖ ਰਹੇ ਹਾਂ ਜਿਹੜੇ ਲੋਕ ਇਸ ਵਿੱਚ ਸੈਰ ਕਰਦੇ ਨਜ਼ਰ ਆ ਰਹੇ ਹੈਂ।